ਪਹਿਲਾ ਕੱਪੜਾ ਪਾਉਦੇ ਉਹਨਾ ਜਿਸਨੇ ਅਹ ਮਤਲਬ ਕਹਿ ਲਓ shorts ਨਹੀਂ ਸੀ ਹੈਗੇ shorts age ਤਾਂ ਲੋਕ ਜਿੱਦਾਂ ਕੋਈ ਪ੍ਰੋਗਰਾਮ ਹੈ ਮੇਲਾ ਹੈ ਕੋਈ ਤਿਉਹਾਰ ਹੈ ਜਾਂ ਕੋਈ

ਹੁਣ ਤਾਂ daily ਉਹ ਦੀਵਾਲੀ ਰਹਿੰਦੀ ਏ ਰੋਜ ਏ ਦੀਵਾਲੀ ਆ ਹੁਣ ਤਾਂ

ਤਾਂ ਠੀਕ ਆ ਹੁਣ ਕੱਪੜੇ ਇੱਦਾਂ ਦੇ ਹੋਗੇ ਹੁਣ ਤੁਸੀਂ ਦੇਖਲੋ ਕੋਈ ਕਹਿ ਨੀ ਸਕਦਾ ਹੁਣ ਚਾਹੇ ਬੰਦਾ ਘਰ ਹੈ ਚਾਹੇ ਬਹਾਰ ਹੈ ਇੱਕੋ ਸਾਰ ਦੇ ਕੱਪੜਿਆਂ ਚ ਫਿਰੀ ਜਾਂਦਾ

ਹਾਂ party ਤੇ ਜਾਣਾ ਫ਼ੇਰ ਉਹੀ ਕੱਪੜੇ ਜੇ party ਤੇ ਚਲੇ ਜੋ ਉਸ ਕੱਪੜੇ ਵਿੱਚ ਘਰ ਬੈਠਾ ਰਹਿੰਦਾ ਬੰਦਾ

ਠੀਕ ਹੈ ਅੱਗੇ ਤੁਸੀਂ ਦੇਖੋਲੋ ਵੀ ਚਾਹੇ ਕੁੱਝ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਵੀ ਉਹਨੇ ਮੇਲੇ ਤੇ ਜਾਣਾ ਚਾਹੇ ਕੋਈ ਮਰਗਤ ਦਾ ਪ੍ਰੋਗਰਾਮ ਹੋਏ

ਠੀਕ ਹੈ ਨਾ ਜਦੋਂ ਕੋਈ ਮਰਗਤ ਤੇ ਜਾਣਾ

ਹੁਣ ਤਾਂ ਇਹ ਹੈ ਵਿਆਹ ਨੂੰ ਮਰਗਤ ਆਲੇ ਪਾਏ ਹੁਣੇ ਹੈ ਮਰਗਤ ਨੂੰ ਵਿਆਹ ਆਲੇ

ਹਾ ਵੈਸੇ ਹੁਣ ਹੈਨੀ ਅੱਜਕਲ ਨਹੀਂ ਹੈਗਾ ਜੀ

ਉਹ ਪਹਿਲੇ time ਚ ਤੁਸੀਂ ਮੰਨਣਾ ਨਹੀਂ ਜਦੋ ਕਿਸੇ ਦੇ ਘਰਾਂ ਮਰਗਤ ਜੀ ਹੋ ਜਾਂਦੀ ਤੀਗੀ ਨਾ

ਜਿੰਨੀ ਦੇਰ ਘਰਾਂ ਪਾਠ ਚੱਲਦਾ ਜਾ ਕੋਈ ਹਫਤਾ ਦਸ ਦਿੰਨ ਜਾਂ ਕੁੱਝ ਤੇ ਉਹ ਵੀ ਚੁੱਲਾ

ਠੀਕ ਹੈ ਕਿਉਂਕਿ ਆਂਢ ਗੁਆਂਢ ਜਾਂ ਹੋਰ ਹੀ help ਕਰ ਦਿੰਦੇ ਸੀ ਕਦੇ ਕੋਈ ਰੋਟੀ ਦੇ ਜਾਂਦਾ ਸੀ ਕਦੇ ਕੋਈ ਦੇ ਜਾਂਦਾ ਸੀ ਕਦੇ ਕੋਈ

ਹੁਣ ਤਾ ਬੰਦਾ ਮਰਦਾ ਜਦੇ ਨਾਲ ਲੱਗਦਾ ਅਗਲਾ ਕੋਈ ਨਾ ਕੋਈ ਹਲਵਾਈ ਰੱਖ ਲੈਂਦਾ ਹੈ ਚੱਲ ਆਜਾ ਵੀ ਰੋਟੀ ਪਕਾਉਣ ਨੂੰ ਉਹੀ ਹੈ ਨਾ ਅੱਗੇ ਦੱਸਾਂ ਕਿਆ ਤਾ ਜੀ ਅੱਗੇ ਫੈਮਿਲੀਆਂ joint ਸੀ

ਇਹ ਦੱਸਾਂ ਇੱਕ ਹੋਰ ਵੀ ਗੱਲ ਹੈ ਜੀ ਇਸ ਚ ਲੋਕ

ਪਿਆਰ ਮੁਹੱਬਤ ਘੱਟਦਾ ਜਾਂਦਾ ਹੈ ਜਾਂ ਰੀਤੀ ਰਿਵਾਜ ਘੱਟਦੇ ਜਾਂਦੇ ਹੈ ਕੇ ਆਪਣੀਆਂ ਮਰਜੀਆਂ ਲੱਗ ਗਏ ਕਰਨ ਅੱਧੇ ਲੋਕਾਂ ਨੂੰ ਬਿਮਾਰੀਆ ਜਾਂ ਹੋਰ ਅਮ ਕਹਿ ਸਕਦੇ ਹਾਂ ਆਪਾਂ ਇਹ ਤਾਂਹੀ ਲੱਗੀਆ ਹੋਈਆ ਨੇ

ਕਿਉਂ ਵਿਰਸਾ ਭੁੱਲ ਰਹੇ ਹਾਂ ਆਪਾਂ ਵਿਰਸਾ ਭੁੱਲਣ ਦਾ ਮਤਲਬ ਇਹ ਨਹੀਂ ਹੈਗਾ ਵੀ ਨੱਚਣਾ ਗਾਣਾ ਜਾਂ ਵਿਆਹ ਹਰੇਕ ਚੀਜ਼ ਭੁੱਲ ਰਹੇ ਨੇ ਜੀ

ਅਸਲ ਵਿੱਚ ਨਾ ਹੁਣ ਲੋਕ ਕਹਿੰਦੇ ਸਾਰਨ ਲੱਗ ਗਏ ਵੀ ਸਾਰਲੋ ਜੇ ਸਰਦਾ

ਪਹਿਲਾਂ ਮੱਥਾ ਟੇਕਦੇ ਤੇ ਹੁਣ ਹੈ ਤਾਂ ਉਹੇ ਆਪਣਾ ਪੁਰਾਣਾ culture ਦੇ ਉਹ according ਹਾਂ ਕੋਈ ਆਪਣਾ ਵੱਡੇਆ ਵੱਡੇ ਵਡੇਰੇਆ ਦਾ ਕਹਿਲੋ ਜਾਂ ਕੋਈ

ਮੱਥੇ ਉਹ ਲੋਕ ਹੁਣ ਭੁੱਲਦੇ ਜਾਂਦੇ ਹੈ ਅੱਛਾ ਜਦੋਂ ਕੋਈ ਇਸ ਤਰ੍ਹਾਂ ਦੀ ਮਾਰ ਪੈਂਦੀ ਹੈ ਕੁਦਰਤ ਦੀ

ਫ਼ੇਰ ਹੁਣ ਵੀ ਹਾ ਭਾਈ ਸਾਡੇ ਐਂ ਹੈ ਵੀ ਭੁੱਲ ਬਕਸ਼ ਜਿਵੇਂ ਕਹਿਲੋ ਲੋਕ ਨਾ ਜਿਵੇਂ ਹੁਣ ਅੱਜਕਲ ਦੇ ਹੈਗੇ ਨੇ ਇਹ ਚੀਜ਼ਾਂ ਨੂੰ ਬਹੁਤ ਉਹ ਕਰਦੇ ਨੇ ਲੇਕਿਨ ਜਦ ਕੇ ਬਹੁਤ ਵਧੀਆ ਆਪਣਾ ਉਹ ਹੈਗਾ ਇਹ culture

Hinduism ਹੈ Sikhism ਹੈ ਸਾਰਿਆਂ ਲਈ same ਸੀ same ਚੀਜ਼ਾਂ ਚੱਲਦੀਆਂ ਤੀ

ਹਾਂ ਜੀ ਉਹ ਹੀ ਬਣਤਰ ਚੱਲਦੇ ਆ ਰਹੇ ਹੈ ਤਾਂਹੀ ਤਾਂ ਅਗਲਾ ਕਹਿੰਦਾ ਹਾ ਤੁਸੀਂ ਆਪਣਾ ਪੁਰਾਣਾ ਭੂਤ ਦੇਖੋ ਪੁਰਾਣੇ

ਪੁਰਾਣਾ ਦੇਖੋ ਪਰ ਹੁਣ ਲੋਕ ਮੰਨਦੇ ਨਹੀਂ ਹੈਗੇ ਕਿਆ

ਹੁਣ ਤਾਂ ਚਲੋ ਫ਼ਿਰ ਵੀ ਠੀਕ ਹੈ ਚਲੋ ਹਲੇ ਵੀ ਪਰ ਤੁਸੀਂ ਇਹ ਸੋਚ ਕੇ ਦੇਖੋ ਹੋਰ ਦਸ ਸਾਲਾਂ ਤੱਕ ਕੀ ਬਣਨਾ ਦੁਨੀਆ ਦਾ

ਤਾਂ ਸਰਕਾਰ ਵੀ ਕਹਿ ਰਹੀ ਹੈ ਬੰਦ ਕਰੋ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਸ time ਇੰਨੇ ਤਿਉਹਾਰ ਇੰਨੇ ਜਿਆਦਾ ਕੁੱਝ ਹੋਇਆ ਕਰਦਾ ਸੀਗਾ

ਸਰਕਾਰ ਇਹ ਛੁੱਟੀਆ ਘਟਾਈ ਜਾਂਦੀ ਹੈ ਮਤਲਬ ਤਿਉਹਾਰ ਕੰਮਾਂ ਲਈ ਕੁੱਝ ਹੱਥ ਸਰਕਾਰ ਦਾ ਵੀ ਹੈ ਹਨਾ ਖ਼ਤਮ ਕਰਦੇ ਜਾ ਰਹੇ ਹੈ ਜਿਹੜੇ ਕੀ main festival ਨੇ ਕੁੱਝ ਨੇ ਉਹਨਾ ਨੂੰ ਤਾਂ ਮੂਰੇ ਰੱਖ ਹੈ ਬਾਕੀ ਜਿਹੜੇ ਛੋਟੇ ਮੋਟੇ ਸਭ ਖ਼ਤਮ ਕਰ ਦੇਣੇ ਹੈ ਇਹਨਾ ਨੇ ਕੁੱਝ ਲੋਕਾਂ ਕੋਲ ਵੀ time ਨਹੀ ਹੈਗਾ ਹੁਣ ਅਹ sir ਉਹੀ ਤਾਂ ਗੱਲ ਹੈ ਜੀ ਹੁਣ ਉਹ ਮੈਂ ਅਹ ਮਤਲਬ ਇਹ culture ਦੀ ਗੱਲ ਇਹ ਹੈ ਵਿੱਚ ਕਿਉਂਕਿ ਬੰਦੇ ਨਾਲ ਮੈਂ ਨਾ ਬੈਠਾ ਗੱਲ ਕਰ ਰਿਹਾ ਸੀ discuss ਪਰਸੋ ਚੋਥੇ

ਗੁਰੂ ਦਾ ਮਤਲਬ ਵੀ ਕੋਈ ਦੇਵੀ ਦੇਵਤਾ ਜਿਵੇਂ ਮੰਨਲੋ ਕੋਈ ਮਾਤਾ ਹੈ ਤੁਹਾਡੀ ਸ਼ਿਵ ਜੀ ਮਹਾਦੇਵ ਹੋ ਗਏ ਜਾ ਗ੍ਰੰਥ ਸਾਹਿਬ ਹੋਗੇ

ਉਹਨੂੰ ਮੰਨਲੋ ਕਹਿੰਦਾ ਆਪਣੇ ਲੋਕ ਕੀ ਕਰ ਰਹੇ ਨੇ ਬਾਬਿਆਂ ਨੂੰ ਗੁਰੂ ਮੰਨ ਲਿਆ

ਕਹਿੰਦੇ ਬਾਬੇ ਗੁਰੂ ਨਹੀਂ ਹੈਗੇ ਉਹ ਇੱਕ ਰਸਤਾ ਹੈ ਵੀ ਭਾਈ ਤੁਸੀਂ ਰੱਬ ਨੂੰ ਐਵੇ ਪ੍ਰਪਾਤ ਕਰਨਾ ਹੈ ਲੇਕਿਨ ਲੋਕ ਉਹਨੂੰ ਹੀ ਰੱਬ ਲੱਗ ਗਏ ਮੰਨਣ

ਕਹਿੰਦਾ ਵੀ ਮੈਂ ਤੁਸੀਂ ਹੈ ਕਹਿੰਦਾ ਤੁਹਾਡਾ ਕਹਿੰਦਾ ਏਨਾ ਵਧੀਆ ਗੁਰੂ ਹੈ ਤੁਹਨੂੰ ਤਾਂ ਕਿਸੇ ਪਾਸੇ ਦੇਖਣ ਦੀ ਲੋੜ ਨਹੀਂ ਵਿਸ਼ਕਰਮਾ

ਪਰ ਲੋਕ ਮੰਨਦੇ ਨੀ ਕਿਆ ਕਰਿਆ ਜਾਵੇ

ਬੰਦੇ ਨਾਲ ਗੱਲ ਕਰਲੋ ਉਹਨੇ ਥੋਡੇ ਇਹ ਤੁਹਾਡਾ ਕੋਈ weak point ਫੜ ਲੈਣਾ ਠੀਕ ਹੈ ਵੀ ਉਹਨੇ ਕਹਿਣਾ ਹੈ ਤੁਸੀਂ ਐਂ ਕਰੋ ਜੇ ਤੁਸੀਂ ਨਹੀਂ ਕਰਦੇਤਾਂ ਉਹ ਤੁਹਾਡੇ ਮੰਨ ਚ ਸ਼ੰਕਾ ਰਹਿਣੀ ਹੀ ਰਹਿਣੀ ਹੈ

ਕਰ ਲੇਦਾ ਕਿਆ ਮੇਰਾ ਠੀਕ ਹੋ ਜਾਂਦਾ ਠੀਕ ਹੈ ਨਾ

ਕੀ ਆ ਕਿਸੇ ਦਾ ਮੰਨ ਟਿੱਕਦਾ ਨਹੀਂ ਹੈਗਾ ਹੁਣ ਸਭ ਦਾ

ਮੰਨ ਤਾ ਭਟਕਾਈ ਜਾਂਦੇ ਹੈ ਲੋਕ ਉਹ ਕਲਯੁੱਗ ਦਾ ਵੀ ਅਸਰ ਹੈ ਇਹ ਇਹ ਮਤਲਬ ਕਹਿੰਦੇ ਵੀ ਦੇਖੋ ਵਿਸ਼ਕਰਮਾ ਕਹਿੰਦਾ ਅਸੀਂ ਹੀ ਹਾ ਕਹਿੰਦਾ ਕੋਈ ਵੀ ਹੈਗਾ

ਕਹਿੰਦਾ ਤੁਸੀਂ ਦੇਖਿਓ ਵੱਡੇ ਵੱਡੇ ਮਿਸਤਰੀ ਫ਼ੇਲ ਹੋ ਗਏ

ਇਹ ਗੱਲ ਮੈਂ ਵੀ ਮਤਲਬ practical ਦੇਖੀ ਹੈ ਹੁਣ ਭਾਵੇਂ ਉਹ ਭਾਵੇਂ ਮੈਂ ਹੀ ਹਾਂ ਹਿੰਦੂ ਹਾਂ ਮੰਨ੍ਲੋ ਮੈਂ ਵਿਸ਼ਕਰਮਾ ਦਾ ਵਿਸ੍ਕਰਮਾ ਮੱਥਾ ਕਦੋ ਟੇਕਦੇ ਹਾਂ ਵਿਸ੍ਕਰਮਾ day ਵਾਲੇ ਦਿੰਨ

ਕੋਈ ਹੋਰ ਭਾਵੇਂ ਮੈਂ ਗੁਰੂ ਗ੍ਰੰਥ ਗੁਰੂਦੁਆਰਾ ਸਾਹਿਬ ਜਾਂ ਹਰਮਹਿੰਦਰ ਸਾਹਿਬ ਮੈਂ ਉੱਧਰ ਜਾਣ ਲੱਗ ਗਿਆ ਉਹ ਕਹਿੰਦਾ ਇਹ ਚੀਜ਼ਾਂ effect ਕਰਦੀਆ ਨੇ

ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਕਹਿੰਦੇ ਸੱਚ

ਜਾਤ ਬਰਾਦਰੀ ਦਾ ਕੋਈ ਨਾ ਕੋਈ ਗੁਰੂ ਹੈਗਾ ਹੀ ਹੈ ਜਿਨ੍ਹੇ ਅੱਗੇ ਚਲਾਇਆ ਹਾਂ ਦੱਸਾਂ ਜੀ ਹੁਣ ਦੇਖੋ ਆਪਣੇ ਵੀ ਮਿਸਤਰੀ ਹੀ ਆਪਣੇ ਗੱਲ ਕਰਦਾਂ ਹੁਣ ਕਈ ਆਪਣੇ ਮਿਸਤਰੀ ਹੈ ਜੇ ਕੋਈ ਰਾਧਾ ਸਵਾਮੀ ਲੱਗਗੇ ਜਾਣ

ਆਪਣਾ main ਗੁਰੂ ਭੁੱਲ ਗਏ ਉਹ ਫ਼ਿਰ

ਮਤਲਬ ਇਹ ਜਿਹੜੇ cultural ਇਹ ਹੈਗੇ ਨੇ ਇਹ ਇਸ ਤਰ੍ਹਾਂ ਚਾਹੀਦੇ ਨੇ ਰੀਤੀ ਰਿਵਾਜ ਹੋ ਗਏ

ਤੁਸੀਂ ਆਹੀ ਦੇਖਲੋ ਚਲੋ ਮਿਸਤਰੀਆਂ ਦੀ ਆਪਣੀ ਗੱਲ ਕਰਦੇ ਹਾਂ ਠੀਕ ਹੈ ਕਈ ਜਿਹੜੇ ਹੈਗੇ ਨੇ ਵਿਸ਼ਕਰਮਾ day ਸਤਾਰਾਂ ਸਤੰਬਰ ਨੂੰ ਮਨਾਉਣੇ ਆ

ਕਈ ਦਿਵਾਲੀ ਦੂਸਰੇ ਦਿੰਨ ਮੰਨਾ ਲੇਦੇ ਹੈ ਜਦ ਕੀ ਜਿਹੜਾ ਦੂਸਰਾ ਦਿੰਨ ਮਨਾਉਣਾ ਉਹ ਭਾਈ ਦੂਜ਼ ਹੁੰਦਾ

ਉਹ ਸਤਾਰਾਂ ਸਤੰਬਰ ਦਾ ਹੈ actual ਚ ਹਾਂ ਜਿਹੜਾ main ਜਿਹੜਾ ਹੁੰਦਾ ਉਹ ਸਤਾਰਾਂ ਸਤੰਬਰ ਦਾ

ਇਹ ਹਾਂ ਬੱਸ ਉਹ ਕੀ ਕਰਿਆ ਇਹਨਾ ਨੇ ਆਪਣੇ ਜਿਹੜੇ ਪੰਡਤ ਲੋਕ ਹੈ ਜਾਂ ਹੋਰ ਜਿਹੜੇ ਜਿਆਦਾ ਸਿਆਣੇ ਬੰਦੇ ਹੈ ਉਹਨੇ ਕਿਹਾ ਵੀ ਜਿਹੜੀ ਦੀਵਾਲੀ ਸਭ ਤੋ ਵੱਡਾ ਤਿਉਹਰ ਹੈ

ਠੀਕ ਹੈ ਬਾਕੀ ਉਹ ਤਿਉਹਾਰ ਮਨਾ ਕੇ ਦੂਸਰੇ ਦਿੰਨ ਕੋਈ ਕੰਮ ਤੇ ਆਉਦਾ ਨਹੀਂ ਹੈਗਾ

ਕਰਦਾ ਕੰਮ ਕਰਨ ਨੂੰ ਵੀ ਇਹਦੇ ਨਾਲੋਂ ਦੁੱਜਾ ਦਿੰਨ ਵਿਸ਼ਕਰਮਾ day ਦਾ ਰੱਖ ਲਓ ਇੱਕ ਦੁੱਜੇ ਦਿੰਨ rest ਹੋ ਜਾਂਦੀ ਹੈ

ਲੋਕਾਂ ਨੇ ਦੋ ਦੋ ਤਿੰਨ ਤਿੰਨ ਤਿਉਹਾਰ ਬਨਾਲੇ ਉਹ ਭੁੱਲਦੇ ਹੀ ਹੁਣ ਭੁੱਲ ਰਹੇ ਆ ਉਹੇ ਜਾ time ਆ ਗਿਆ ਹੁਣ ਉਹੋ ਜਿਹੇ ਰੀਤੀ ਰਿਵਾਜ਼ ਸਾਰੇ ਕਰਨੇ ਚਾਹੀਦੇ ਹੈ ਜਿਹੜਾ culture ਹੈ ਉਹ ਆਪਣਾ adopted

ਤੀਆਂ ਮਨਾਉਦੇ ਸੀਗੇ ਜੇ ਹੁਣ ਜੇ ਇਹਦੀ history ਦੇਖੀਏ ਨਾ

ਤੀਆਂ ਜਿਹੜੀਆਂ ਮਨਾਉਦੇ ਆਂ ਆਪਣੇ ਵਾਲੋ ਤਿਉਹਾਰ ਬਹੁਤ ਵਧੀਆ ਮਨਾਇਆ ਹੋਇਆ ਹੈ ਵੀ ਤੀਆਂ ਦਾ ਤਿਉਹਾਰ ਹੈ ਬਹੁਤ ਵਧੀਆ ਤਿਉਹਾਰ ਹੈ

ਪੁਰਾਣੇ time ਜਿਹੜੇ ਪੁਰਾਣੇ ਬਜ਼ੁਰਗ ਕੋਲ ਬੈਠ ਕੇ ਦੇਖੋ ਨਾ ਉਹ ਤੀਆਂ ਦੇ ਤਿਉਹਾਰ ਨੂੰ ਵਧੀਆ ਤਿਉਹਾਰ ਨਹੀਂ ਮੰਨਦੇ ਹਮ ਠੀਕ ਹੈ ਨਾ ਇਹਦੇ ਵਿੱਚ ਕੀ ਹੁੰਦਾ ਸੀ ਜਦੋ ਨਾ ਵੀ ਜਦੋਂ ਮੁਸਲਮਾਨਾ ਦਾ ਰਾਜ ਸੀਗਾ

ਕੀ ਕਰਦੇ ਸੀਗੇ ਉਹ ਇੱਕ ਤੀਆਂ ਦੇ ਦਿਨਾਂ ਚ ਨਾ ਇੱਕ ਕੁੜੀਆ ਨੂੰ ਚੱਕ ਕੇ ਲੈ ਜਾਂਦੇ ਸੀਗੇ ਉਹ ਇੱਕ ਮੇਲਾ ਰੱਖਦੇ ਹੁੰਦੇ ਸੀਗੇ

ਠੀਕ ਹੈ ਉਥੇ ਕੀ ਹੁੰਦਾ ਸੀ ਜਿਹਨੂੰ ਜੋ ਪਸੰਦ ਹੈ ਉਹ ਲੈ ਜਾਂਦਾ ਸੀਗਾ

ਠੀਕ ਹੈ ਨਾ ਇਹ ਕੰਮ ਹੁੰਦਾ ਸੀਗਾ ਇਹ ਆ ਹੁਣ ਆਪਾਂ ਲੋਕਾਂ ਨੇ ਕੀ ਕਰ ਲਿਆ ਇਹਨੂੰ ਸ਼ੋਸੇਬਾਜੀ ਤਿਉਹਾਰ ਦੁੱਜੇ ਲੋਟ ਮਨਾਉਣੇ ਸ਼ੁਰੂ ਕਰ ਰਿਹਾ ਹੈ ਜਦ ਕੀ ਸਭ ਤੇ ਘਟੀਆ ਤਿਉਹਾਰ ਜਿਹੜਾ ਨਾ ਮੰਨਿਆ ਗਿਆ ਇਹ

ਆਪਣੇ ਤਾਂ ਐੰਨ ਮਨਾਉਦੇ ਹੈ ਨਾਲੇ

ਦੇਖੋ ਜਿਨ੍ਹਾਂ ਨਾਲ ਉਹ ਦਿਨਾ ਚ ਆਹ ਤੀਆਂ ਦੇ ਤਿਉਹਾਰ ਚ ਬੀਤਦੀ ਸੀਗੀ ਉਹਨਾ ਨੂੰ ਪੁੱਛ ਕੇ ਦੇਖੋ ਕਿਆ ਤੀਆਂ ਹੈ ਚੀਜ਼

ਠੀਕ ਹੈ ਨਾ ਕਿਉਂਕਿ ਉਹਨਾ ਇਹ ਜਿਨ੍ਹਾਂ time ਦੇਖਿਆ ਹੈ